ਵੇਸੇ ਤੁਸੀਂ ਇਸ ਨੂੰ ਆਪਣਾ profession ਵੀ ਬਣਾ ਸਕਦੇ ਓ ਨਾ

hello hello ਹਾਂਜੀ ਹਾਂਜੀ ਹਾਂਜੀ ਸੰਨੀ ਮੇਂ ਕਿਹਾ ਜੇ profession ਬੰਦਾ ਆਪਣਾ ਸਕਦਾ ਪਰ full interest ਇੱਕੋ ਈ game ਤੇ ਹੋਣੇ ਚਾਹੀਦਾ ਇਹ ਨੀਂ ਕੀ

ਲਬ ਵੇਸੇ interest ਵਾਸਤੇ ਥੋੜਾ ਜਾ ਖੇਲ ਲਿਆ ਹਨਾ ਹਾਂਜੀ ਬਾਕੀ family ਤੇ ਵੀ ਹੁੰਦਾ ਅਗਰ family ਤੁਹਾਨੂੰ ਅੱਗੇ ਫੇਰ focus ਕਰਨ ਨੂੰ ਕਹੇ ਬੰਦਾ ਕਾਫੀ ਅੱਗੇ ਜਾ ਸਕਦਾ ਹਾਂਜੀ ਤੇ hobbies ਦੇ ਵਿੱਚ motivation ਜਿਆਦਾ ਮਤਲਬ ਆ role play ਕਰਦੀ ਏ ਨਾ ਜਿਵੇਂ ਅੱਜਕਲ dancing ਚ ਵੀ ਬਹੁਤ competition ਏ ਬੀ ਅਗਰ ਜਾਣ ਚ ਕਈ ਬੱਚਿਆ ਨੂੰ ਜਾਣ ਵੀ ਨਹੀਂ ਦਿੰਦੇ ਉਹਨਾ ਦੇ parents ਤਾਂ ਇਹਦੇ ਵਿੱਚ ਵੀ ਜਿਆਦਾ ਮਤਲਬ parents ਦੀ motivation ਦੀ ਲੋੜ ਹੁੰਦੀ ਏ ਹਰ hobbies ਚ ਜਿਵੇਂ ਸਭ ਦੀ ਅੱਲਗ ਅੱਲਗ ਕੋਈ dancing singing like many others ਬੀ motivation ਵੀ ਬਹੁਤ ਜਿਆਦਾ important role play ਕਰਦੀ ਏ ਜਿੱਦਾ ਹਾਂਜੀ ਹਾਂ ਬਿਲਕੁਲ

ਤੁਸੀਂ ਵੇਸੇ ਕੋਈ try ਕਰੀ ਏ outdoor games ਹੁਣ ਤੱਕ ਨਹੀਂ ਮੈਂ outdoor games ਨਹੀਂ ਕੋਈ try ਕੀਤੀ just ਆ four ਆ four or five days ਲਈ try ਕੀਤੀ ਏ ਉਹ ਵੀ ਆ football try ਕੀਤੀ ਸੀ ਬੱਸ

ਕੀ ਕਹਿ ਰਹੇ ਹੋ ਮੈਂ ਕਿਹਾ archery ਵੀ try ਕਰ ਸਕਦੇ ਓ ਉਹਦਾ ਵੀ ਬਹੁਤ ਅੱਗੇ scope ਏ national level ਤੱਕ ਬੰਦਾ ਖੇਡ ਸਕਦਾ ਉਸ ਚ ok

ਵੇਸੇ ਮੇਰੀ hobby ਹੈਗੀ ਏ books read ਕਰਨਾ ਮੈਂ books ਮਤਲਬ read ਕਰਦੀ ਆ ਜਦੋ free time ਹੁੰਦਾ and ਕੁੱਝ fashion designing ਦੀਆਂ ਚੀਜਾ ਵੀ ਸਿਖਦੇ ਆ ਜਿਵੇਂ ਉਸ ਚ ਬਹੁਤ ਜਿਆਦਾ scope ਏ ਵੀ ਆਪਾਂ ਅੱਗੇ fashion ਦੇ according ਹੀ ਅੱਜਕਲ ਸਭ ਆ dress up ਹੁੰਦੇ ਨੇ ਇਸ ਕਰਕੇ fashion designing ਚ ਵੀ ਮੈਨੂੰ ਲੱਗਦਾ ਕੀ ਬਹੁਤ scope ਏ ਮੈਂ ਉਸ ਚੀਜ ਚ ਵੀ ਜਿਆਦਾ interested ਆ ok ਹਾਂਜੀ

ਇਸ ਚ ਵੀ ਹੈ scope ਕਾਫੀ ਹਾਂਜੀ

ok ਉਹਦੀ ਬਹੁਤ hard training ਏ ok ਉਹਦੀ diet ਵੀ ਪੂਰੀ professional ਤਰੀਕੇ ਨਾਲ ਚੱਲਦੀ ਏ ok ਮੈਂ ਇੱਕ ਚੀਜ ਹੋਰ note ਕੀਤੀ ਏ ਕੀ ਜਿਵੇਂ ਅੱਜਕਲ ਬਹੁਤ ਜਿਆਦਾ ਆ ਜਿਵੇਂ ਹਾਂ ਯੋਗਾ ਯੋਗਾ ਨੂੰ ਜਿਆਦਾ prefer ਕਰ ਰਹੇ ਨੇ ਲੋਕ

ਤੇ ਆਪਾਂ ਅੱਗੇ training ਵੀ ਦੇ ਸਕਦੇ ਆ ਅਗਰ ਯੋਗਾ ਆਪਾਂ ਨੂੰ ਆਂਦਾ ਹੋਵੇ ਹਾਲ ਈ ਚ ਆ ਕੋਰੋਨਾ ਤੋਂ ਬਾਅਦ ਜੇ ਆਪਾਂ ਦੇਖਿਆ ਜਾਏ ਤਾਂ ਲੋਕੀ ਕਾਫੀ ਆਪਣਾ safety safety ਨੂੰ ਲੈ ਕੇ ਆਪਣਾ time ਬਹੁਤ ਰਖਣ ਲੱਗ ਗਏ ਹਾਂਜੀ ਹੋਰ ਤੁਸੀਂ ਕਿਹੜੀ game ਨੂੰ prefer ਕਰਦੇ ਓ ਜਿਆਦਾ

ਹਾਂਜੀ outdoor games best ਤੁਹਾਨੂੰ fitness freak ਮਤਲਬ ਚਾਹੀਦਾ football best ਏ ਸਭ ਤੋਂ best ok ਵੇਸੇ ਮੈਂ ਤੁਹਾਨੂੰ fashion designing ਬਾਰੇ ਦਸਿਆ ਸੀ ਥੋੜੇ time ਪਹਿਲਾਂ ਤਾਂ ਇਹਦੇ ਵਿੱਚ ਜਿਵੇਂ ਅੱਜਕਲ ਸਲਾਈ machine ਦਾ ਬਹੁਤ ਜਿਆਦਾ ਉਹ ਹੈ ਜਿਵੇ ਆਪਾਂ ਸਲਾਈ machine ਤੇ ਬਹੁਤ ਜਿਆਦਾ ਕੰਮ ਕਰ ਸਕਦੇ ਆ ਇਹ ਚੀਜ ਚ ਵੀ ਬਹੁਤ ਜਿਆਦਾ earning ਏ ਅਗਰ ਆਪਾਂ ਆਪਣੀ hobby ਨੂੰ profession ਚ change ਕਰ ਦਈਏ ok

ਹਾਂਜੀ ਤੁਸੀਂ ਇਸ ਚੀਜ ਬਾਰੇ ਕੀ ਕੀ ਸੋਚਦੇ ਓ ਵੀ ਅੱਜਕਲ stitching ਵਗੈਰਾ ਵਿੱਚ ਕਿੰਨਾ ਕ ਜਿਆਦਾ scope ਏ

ਹਾਂਜੀ

ਵੀ ਬਹੁਤ ਜਿਆਦਾ costly ਨਹੀਂ ਆਉਂਦੀਆਂ ਤਾਂ ਆਪਾਂ ਇਹ ਚੀਜ ਨੂੰ ਵੀ ਬਹੁਤ ਅੱਗੇ ਲੈ ਕੇ ਸਕਦੇ ਆ ਜਿਵੇਂ stitching ਵਗੈਰਾ ਨੂੰ boutique ਵਗੈਰਾ ਖੋਲ ਕੇ ਹਨਾ ਜਿਵੇਂ ਅੱਜਕਲ tailors ਦਾ ਵੀ ਬਹੁਤ ਵਧੀਆ ਕੰਮ ਚੱਲ ਰਿਹਾ ਨਾਲ ਜਿਵੇਂ ਆਪਾਂ ਆਪਣੇ culture ਦੀ ਚੀਜਾ ਬਣਾਂਦੇ ਆ ਸੂਟ ਸਲਵਾਰ ਕੁੜਤਾ ਪਜਾਮਾ extra ਹਨਾ ਹਾਂਜੀ ਹਾਂਜੀ ਨਾਲ ਇਹ ਕੋਈ ਵੇਸੇ ਸਿਖ ਸਕਦਾ ਕੋਈ ਵੀ ਜਿਆਦਾ ਮੁਸ਼ਕਿਲ ਵੀ ਨਹੀਂ ਅਗ ਬੰਦੇ ਦਾ interest ਹੋਵੇ ਤਾਂ ਉਹ ਸਿਖ ਸਕਦਾ ਹਾਂਜੀ ਤੁਸੀਂ ਵੇਸੇ ਕਰਦੇ ਓ

ਹਾਂਜੀ stitching ਵਗੈਰਾ ਮੈਂ ਕਰ ਲੈਂਨੀ ਆ ok ਕੀ ਕੀ ਵੈਸੇ ਕਰ ਲੈਣੇ ਓ stich ਸੂਟ ਸਲਵਾਰ ਸਿਰਫ ਆਪਣੇ ਖੁਦ ਲਈ ਵੀ ਅੱਗੇ ਮੈਂ ਸੋਚ ਰਹੀ ਆ ਵੀ ਇਸ ਚੀਜ ਨੂੰ ਥੋੜਾ ਹੋਰ ਅੱਗੇ elaborate ਕਰਾ ਵੀ ਮੈਂ ਕੁੱਝ ਸਿਖਾ ਇਸ ਚੀਜ ਤੋਂ ok ok ਹਾਂ ਕਰ ਸਕਦੇ ਓ ਵੈਸੇ ਉਹ ਤਾਂ ਹੈ ਇਸ ਚੀਜ hobbies ਦੇ ਵਿੱਚ ਵੀ ਆ ਇੱਕ ਮਤਲਬ ਹੋਰ ਚੀਜਾ ਬਹੁਤ ਬਹੁਤ ਤਰਾਂ ਦੀਆਂ ਨੇ ਜਿਹੜੀ ਆਪਾਂ include include ਕਰ ਸਕਦੇ ਆ like hobbies

ਤਾਂ ਉਹ ਚੀਜ਼ਾਂ ਵੀ ਆਪਾਂ books ਤੋਂ ਹੀ ਆਪਾਂ ਨੂੰ ਜਿਆਦਾ knowledge ਮਿਲਦੀ ਏ and knowledge ਆਪਣੀ ਬਾਹਰ ਜਾ ਕੇ ਕੀਤੇ ਵੀ outdoor ਚ ਕੰਮ ਆਂਦੀ ਏ ਬਹੁਤ ਜਿਆਦਾ like ਆ speaking English and ਆ ਹੋਰ ਬਹੁਤ ਸਾਰੀਆਂ languages ਜਿਸ ਚ ਆਪਾਂ ਨੂੰ ਬਹੁਤ ਜਿਆਦਾ interest ਹੋਵੇ ਉਹ ਵੀ ਸਿਖ ਕੇ ਆਪਣੇ ਕੀਤੇ ਕੰਮ ਆ ਸਕਦੀ ਏ ਨਾ ਹਾਂਜੀ ਸਭ ਤੋਂ ਜਿਆਦਾ knowledge ਹੀ books ਹੁੰਦੀ ਏ ਅਗਰ ਬੰਦਾ ਬੰਦੇ ਦਾ interest ਹੋਵੇ ਹਾਂ ਵੀ ਕੁੱਝ ਸਿਖਣਾ ਮੈਂ ਅੱਗੇ ਉਹ ਆਪਣਾ books read ਕਰ ਕੇ ਕਾਫੀ ਕੁੱਝ ਆਪਣੀ knowledge ਵਿਚੋ ਕੁੱਝ ਵੀ ਆਪਣਾ profession ਕੱਡ ਸਕਦਾ ਉਹਦੇ ਵਿਚੋ ਹਾਂਜੀ ਆਪਣੀ communication skills ਵੀ ਬਹੁਤ ਜਿਆਦਾ increase ਹੁੰਦੀਆਂ ਨੇ ਜਿਵੇਂ ਅਗਰ ਆ ਆਪਾਂ books ਚੋ ਪੜ ਰਹੇ ਆ ਵੀ ਆਪਾਂ communicate ਕਿੱਦਾ ਕਰਨਾ ਠੀਕ ਏ

ਤਾਂ ਉਹ ਚੀਜ ਹਰ ਜਗ੍ਹਾ ਕੰਮ ਆਂਦੀ ਏ ਅਗਰ ਆਪਾਂ ਕੋਈ ਵੀ language ਸਿਖਦੇ ਆ

ਹੋਰ ਤੁਸੀਂ ਦੱਸੋ ਕੁੱਝ ਮੈਂ ਆਪਣੀ hobbies ਚ ਹੋਰ ਕੀ ਕੀ include ਕਰਾਂ ਤੁਸੀਂ ਆਪਣੀ hobbies ਚ chess ਵੀ include ਕਰ ਸਕਦੇ ਓ ਬਹੁਤ ਵਧੀਆ game ਏ interesting game ਏ

mind ਜਿਹੜਾ sharp ਹੁੰਦਾ ok games ਤਾਂ ਵੈਸੇ ਬਹੁਤ ਵਧੀਆ option ਏ ਆਪਣੇ ਆਪ ਨੂੰ happy ਰਖਣ ਲਈ ਤੇ ਆਪਣੇ ਆਪ ਨੂੰ complete ਕਰਨ ਲਈ ਵੀ ਆਪਾਂ ਵੀ ਮਤਲਬ ਬਹੁਤ ਵਧੀਆ I think source ਏ ਬਹੁਤ ਜਿਆਦਾ ਵਧੀਆ games ਦਾ ਵੀ ਆਪਾਂ games ਆਪਣਾ mind ਬਹੁਤ ਵਧੀਆ set ਕਰ ਦੇਂਦੀ ਏ games ਵੀ and relax free ਹੁੰਨੇ ਆ stress free ਹੁੰਨੇ ਆ ਹਾਂਜੀ ਹਾਂਜੀ ਬਿਲਕੁਲ ਜਿਵੇਂ ਮਤਲਬ ਜਿਵੇਂ ਜਿਵੇਂ technology increase ਹੋ ਰਹੀ ਹੈ ਉਵੇਂ ਉਵੇਂ ਹੀ persons ਦੇ persons ਦੇ brain brain ਦੇ ਉੱਤੇ ਬਹੁਤ ਜਿਆਦਾ stress ਵਧਿਆ ਹੋਇਆ ਅਗਰ ਆਪਾਂ ਥੋੜੀ ਥੋੜਾ time ਵੀ games ਨੂੰ ਦਿੰਦੇ ਆ ਤਾਂ ਵੀ ਉਹ ਆਪਣਾ stress booster ਹੀ ਏ ਇੱਕ ਤਰਾਂ ਨਾਲ games ਨੇ ਜਿਹੜੀਆਂ ਹਾਂਜੀ ਬਿਲਕੁਲ ਪਰ ਅੱਜਕਲ ਦੇ time ਚ ਬੰਦੇ ਬਹੁਤ ਘੱਟ games ਖੇਲਦੇ ਏ

ਕੁੱਝ ਆਪਣਾ culture ਵੀ ਇਸ type ਦਾ ਬਣਦਾ ਜਾ ਰਿਹਾ ਜਿਵੇਂ ਜਿਵੇਂ new technology ਮਤਲਬ ਆ ਰਹੀਆਂ ਨੇ yes ਹਾਂਜੀ ਕਿਉਂਕਿ ਆਪਾਂ ਪਹਿਲਾਂ ਦੇ time ਚ ਦੇਖੀਏ ਜਦ ਕੋਈ ਮਤਲਬ smart phone ਜਾਂ TV'S ਵਗੈਰਾ ਨਹੀਂ ਹੁੰਦੇ ਸੀ ਉਦੋ ਬੱਚੇ ਸਾਰੇ ਬਾਹਰ ਖੇਡਦੇ ਹੁੰਦੇ ਸੀਗੇ ਹਾਂਜੀ and ਸਾਰੇ culture ਵੀ ਉਸ time ਤਾਂ ਬਹੁਤ ਵਧੀਆ ਸੀ ਸਾਰੇ ਆਪਣੇ ਘਰ ਦੇ ਬਾਹਰ ਬੈਂਦੇ ਸੀ ਆਪਣੇ ਮਤਲਬ ਆਸ ਪੜੋਸ ਚ ਸਾਰੀਆਂ ਦਾ ਬਹੁਤ ਮਿਲਣਾ ਜੁਲਣਾ ਬਹੁਤ ਵਧੀਆ ਹੁੰਦਾ ਸੀਗਾ

ਇਹ ਚੀਜ਼ਾਂ ਪਹਿਲਾਂ ਮਤਲਬ ਪਹਿਲਾਂ ਦੇ time ਚ ਲੋਕਾ ਦੇ ਮਤਲਬ happiness hormones ਨੂੰ increase ਕਰਦੀਆਂ ਸੀ ਹੁਣ ਇਹ ਚੀਜ਼ਾਂ ਨੂੰ ਅਗਰ ਆਪਾਂ ਕਿਸੀ profession ਚ ਲਗਾ ਕੇ ਚਲੀਏ ਤਾਂ ਮਤਲਬ ਆ ਜਿਵੇਂ photography ਵੀ ਬਹੁਤ ਵਧੀਆ option ਏ ਅਗਰ outdoor activities ਚ ਆਪਾਂ ਮਤਲਬ ਚੀਜ ਦੇ ਲਈ ਚੀਜ check ਕਰੀਏ photography ਚ ਵੀ ਆਪਾਂ ਆਪਣਾ scope ਬਹੁਤ ਜਿਆਦਾ ਵੱਧਾ ਸਕਦੇ ਆ ਇਹਦੇ ਨਾਲ ਮਤਲਬ ਮੈਂ ਆ production of happiness hormones ਦੀ ਜਿਆਦਾ ਹੁੰਦੀ ਏ ਆਪਾਂ happy ਜਿਆਦਾ ਰਹਿੰਦੇ ਆ ਅਗਰ outdoor activities ਕਰਦੇ ਰਹਿਣੇ ਆ

hobbies help ਵੀ ਕਰਦੀਆਂ ਨੇ ਆਪਾਂ ਨੂੰ relax ਕਰਨ ਚ

ਹਾਂਜੀ ਤੇ ਮਤਲਬ ਆਪਣੀ ਆ ਮਤਲਬ work life ਨੂੰ ਵੀ balance ਰੱਖਦਾ ਹੋਊ ਵੀ ਆਪਾਂ work ਦੇ ਨਾਲ work ਕਰੀਏ and ਆਪਣੇ ਆਪ ਨੂੰ ਵੀ ਥੋੜਾ time ਦਈਏ ਆਪਣੇ ਖੁਦ ਲਈ ਖੁਦ ਨੂੰ time ਦੇਵਾ ਗੇ ਅਗਰ ਆਪਾਂ ਫੇਰ ਈ ਆਪਣੀ body ਵੀ ਆ ਵਧੀਆ ਕੰਮ ਕਰੂਗੀ next day ਲਈ prepare ਰਹਿੰਦੀ ਏ ਵੀ ਹੋਰ ਅੱਗੇ ਆਪਾਂ ਕੀ ਕੰਮ ਕਰਨਾ ਥੋੜਾ slow down ਹੁੰਨੇ ਆ ਆਪਣੇ work load ਨੂੰ ਲੈ ਕੇ ਹਾਂਜੀ ਆਪਣੀ fitness ਚ ਹੀ ਅੱਗੇ ਤੁਹਾਨੂੰ ਆਪਣਾ ਧਿਆਨ ਰੱਖਣਾ ਤੁਸੀਂ GYM ਵੀ ਕਰ ਸਕਦੇ ਓ ਹਾਂਜੀ GYM ਤਾਂ ਅੱਜਕਲ ਹਰ ਜਗ੍ਹਾ available ਏ

ਉਵੇਂ ਉਵੇਂ ਬੈਠਦੇ ਰਹਿੰਦੇ ਨੇ ਉੱਥੇ ਬੈਠ ਕੇ ਖਾਂਦੇ ਨੇ ਉੱਥੇ ਬੈਠ ਕੇ TV ਦੇਖਦੇ ਨੇ ਇਹਦੇ ਨਾਲ ਹੀ GYM GYM ਦਾ ਵੀ ਜਿਆਦਾ ਮਤਲਬ include ਹੋ ਗਈ ਨਾ ਇਹ ਚੀਜ ਤੇ ਆਪਾਂ GYM ਚ ਵੀ ਜਿਆਦਾ ਜਾਣਾ prefer ਕਰਦੇ ਆ ਉਹੀ ਅਗਰ ਆਪਾਂ outdoor activities ਕਰਦੇ ਆ ਫੇਰ ਆਪਾਂ ਨੂੰ ਇਹ ਚੀਜ਼ਾਂ ਦੀ ਲੋੜ ਵੀ ਨਹੀਂ ਪੈਂਦੀ ਹਾਂਜੀ ਬਿਲਕੁਲ yoga ਵੀ ਬਹੁਤ ਵਧੀਆ ਮਤਲਬ ਹੈਗਾ ਇਸ ਚ ਈ ਹਾਂਜੀ ਅਗਰ ਬੰਦੇ ਨੇ ਆਪਣੇ ਆਪ ਨੂੰ fit ਰਖਣਾ ਤਾਂ ਉਹ yoga ਕਰਕੇ ਵੀ ਆਪਣੇ ਆਪ ਨੂੰ fit ਰੱਖ ਸਕਦੇ

ਬਾਕੀ

ਹਾਂਜੀ

ਮੈ ਕਿਹਾ ਬਾਕੀ ਜਿਆਦਾ role ਆਪਣਾ diet ਦਾ ਵੀ ਹੁੰਦਾ ਕੁੱਝ ਅਗਰ ਬੰਦਾ ਸਹੀ diet ਆਪਣਾ ਲੈਂਦਾ ਰਹੇ ਅੱਗੇ ਆਪਣਾ fitness ਦਾ ਉਹ ਪੂਰਾ ਧਿਆਨ ਰੱਖ ਸਕਦਾ ਹਾਂਜੀ ਬੱਸ main ਆ ਜਿਹੜਾ ਆ ਚੀਜ ਦਾ hobbies ਦਾ ਕੰਮ ਏ ਉਹ ਇੱਕ ਤਾਂ creative ਹੋਣਾ ਚਾਹੀਦਾ ਆਪਣਾ ਠੀਕ ਏ ਇੱਕ ਆਪਣੇ ਆਪ ਨੂੰ fit ਰੱਖਦਾ and ਆ ਮਤਲਬ money earn ਕਰਨ ਲਈ ਤਾਂ ਵਧੀਆ ਹੈਗਾ ਈ ਏ ਹਾਂਜੀ ਹਾਂਜੀ ਬਿਲਕੁਲ TV watching ਵੀ ਬਹੁਤ ਵਧੀਆ hobbies ਅਗਰ ਆਪਾਂ ਦੇਖੀਏ ਜਿਵੇਂ ਕਈਆਂ ਨੂੰ ਬਹੁਤ ਜਿਆਦਾ interest ਹੁੰਦਾ TV ਦੇਖਣ ਚ

ਹਾਂਜੀ ਹਾਂਜੀ ਮਤਲਬ ਕਈਆਂ ਨੂੰ ਦਿਖਾਂਦੇ ਆ ਵੀ ਤੁਸੀਂ struggle ਉਹਨਾ ਨੇ ਕਿਵੇਂ ਕੀਤਾ ਆਪਣੀ biography biography ਉਹਨਾ ਨੇ ਤਿਆਰ ਕੀਤੀ ਹੁੰਦੀ ਏ ਉਸ ਤੋਂ ਦੇਖ ਕੇ ਆਪਾਂ ਨੂੰ ਪਤਾ ਲੱਗਦਾ ਕੀ ਹਾਂ ਵੀ ਕੀ life ਚ ਆਪਾਂ ਅੱਗੇ ਕੀ ਕੁੱਝ ਕਰ ਸਕਦੇ ਆ ਕਿਆ ਕਰਨਾ ਚਾਹੀਦਾ ਓ ਉਸ ਚ ਦਿਖਾਇਆ ਜਾਂਦਾ yes ਹੋਰ ਤੁਹਾਡੀ

ਕੁੱਝ ਆਪਣੀ ਆ ਮਤਲਬ watch ਤੇ depend ਕਰਦਾ ਕੀ ਆਪਾਂ ਕੀ watch ਕਰ ਰਹੇ ਆ ਹਨਾ TV ਤੇ ਮਤਲਬ ਆ watch it smartly ਠੀਕ ਏ ਮਤਲਬ ਵੀ analyze ਕਰਕੇ ਜੇ ਆਪਾਂ ਵਧੀਆ ਚੀਜ਼ਾਂ ਨੂੰ TV serial ਚ ਵੀ ਤਾਂ ਵੀ ਬਹੁਤ ਵਧੀਆ ਚੀਜ਼ਾਂ ਹੋਣ ਜਿਵੇਂ cricket ਵਗੈਰਾ ਵੀ ਤੁਹਾਨੂੰ ਬਹੁਤ ਪਸੰਦ ਏ cricket ਵਗੈਰਾ ਵੀ ਦੇਖ ਕੇ ਆਪਾਂ ਆਪਣੇ ਆਪ ਨੂੰ motivate ਕਰ ਸਕਦੇ ਆ ਵੀ ਅਸੀਂ play ਕਰ ਸਕਦੇ ਆ ਕੀਤੇ ਬਾਹਰ ਜਾ ਕੇ cricket ਵਗੈਰਾ ਹਾਂਜੀ ਹਾਂਜੀ ਬਿਲਕੁਲ ਕਰ ਸਕਦੇ ਆ ਹਾਂਜੀ and ਦੇਖਿਆ ਜਾਏ ਤਾਂ cricket ਵੈਸੇ ਬਹੁਤ ਵਧੀਆ game ਏ ਵੈਸੇ starting ਜਦ ਆਪਾਂ ਛੋਟੇ ਛੋਟੇ ਮਤਲਬ ਬੱਚੇ ਹੁੰਦੇ ਸੀ ਉਸ time ਆਪਾਂ ਗਲੀ ਮੁਹਲੇ ਚ ਹੀ ਆਪਣਾ cricket ਆਪਾਂ ਖੇਲਣਾ ਸ਼ੁਰੂ ਕਰਦੇ ਸੀਗੇ ਹਾਂਜੀ ਉਹੀ ਚੀਜ

fix ability ਆਪਣੇ ਅੰਦਰ naturally ਹੁੰਦੀ ਏ ਬੱਸ ਉਹ skill ਜਿਹੜਾ ਹੈ ਆਪਣਾ ਉਹ ਵਧੀਆ ਹੋਰ ਤਾਂ ਨਿਕਲਦਾ ਅਗਰ ਆਪਾਂ ਉਹਦੀ routine ਚ practice ਕਰੀਏ practice ਕਰ ਕੇ ਈ ਬੰਦਾ ਅੱਗੇ ਦੀ life ਚ perfect ਬਣ ਸਕਦਾ ਹਾਂਜੀ ਤੇ skill up ਇਹਦੇ ਨਾਲ

ਹਾਂ ਆਪਣੇ ਦੇਖੋ

ਹਾਂਜੀ ਬਿਲਕੁਲ

ਮੇਰੀ favorite hobbies ਤਾਂ movies ਨੇ ਜਿਆਦਾ adventure movies ਜਿਆਦਾ ਦੇਖਣੀਆਂ ਵਧੀਆ ਲਗਦੀਆਂ ਨੇ ਤੇ ਮਤਲਬ scientific movies ਜਿਆਦਾ ਵਧੀਆ ਲਗਦੀਆਂ ਨੇ ਦੇਖਣੀਆਂ ਉਨਾ to ਵੀ ਆਪਾਂ ਨੂੰ ਬਹੁਤ knowledge ਮਿਲਦੀ ਏ technology ਦੀ ਵੀ new ਮਤਲਬ new ਕਿਹੜੀ knowledge ਕਿਹੜੀ ਚੀਜ ਲੱਗ ਰਹੀ ਏ ਵਧੀਆ technology ਚ

ਆ ਤੁਸੀਂ ਫੇਰ ਮੇਰੇ ਕਹੇ ਤੇ ਇੱਕ ਵਾਰ cricket ਜਰੁਰ try ਕਰ ਕੇ ਦੇਖਿਉ ok ਮੈਂ try ਕਰਾਗੀ stitching ਤਾਂ ਤੁਸੀਂ ਆ stitching ਵੈਸੇ ਤੁਹਾਡਾ ਵਧੀਆ profession ਬਣ ਸਕਦਾ ਅਗਰ ਤੁਸੀਂ ਉਸ ਤੇ ਅੱਗੇ ਨਾਲ practice ਕਰਦੇ ਰਹੋ ਨਾ ਹਾਂਜੀ ਵੈਸੇ ਤਾਂ ਬਹੁਤ ਚੀਜ਼ਾਂ ਚ ਆਇਆ ਜਿਵੇਂ stitching ਅਗਰ ਤੁਸੀਂ ਕਹਿਨੇ ਓ girls ਵੀ ਹੋਰ beautician course ਵੀ ਬਹੁਤ ਵਧੀਆ ਨੇ ਹਨਾ ਜਿਵੇਂ beauty ਵੀ ਆ ਅੱਜਕਲ business ਈ ਏ ਇੱਕ ਤਰਾਂ ਦਾ ਵੀ business ਵੀ ਉਹਨੂੰ ਮਤਲਬ ਕਰ ਸਕਦਾ ਏ makeup ਮਤਲਬ ਜਿਵੇਂ ਅੱਜਕਲ ਕਹਿ ਰਹੇ ਨੇ makeup ਵੀ ਇੱਕ art ਏ ਅਗਰ ਆਪਾਂ makeup ਕਰਦੇ ਆ ਕਿਸੇ ਦੇ ਉਹ ਵੀ ਬਹੁਤ ਵਧੀਆ art ਏ ਜਿਸ ਨਾਲ ਆਪਾਂ ਆਪਣਾ business ਵੀ run ਕਰ ਸਕਦੇ ਆ ਆਪਣੇ ਨਾਲ ਨਾਲ

ਮਤਲਬ ਤੁਸੀਂ ਆਪਣੇ professional ਨੂੰ ਅੱਗੇ ਕਿਸੇ ਵੀ level ਤੇ ਲੈ ਕੇ ਜਾ ਸਕਦੇ ਓ ਉਸ ਨੂੰ ਆਪਣਾ business ਵੀ ਬਣਾ ਸਕਦੇ ਓ ਹਾਂਜੀ ਬਹੁਤ ਕੁੱਝ ਸਿਖਣ ਮਿਲਦਾ ਇਹ ਚੀਜ਼ਾਂ ਤੋਂ ਵੀ ਆਪਾਂ ਅਗਰ ਆਪਣੇ ਆਲੇ ਦੁਆਲੇ ਦੇਖੀਏ hobbies ਵਗੈਰਾ ਤੋਂ ਮਤਲਬ ਵੀ ਬਹੁਤ ਚੀਜ਼ਾਂ ਸਿਖ ਸਕਦੇ ਆ

ਕਈਆਂ ਨੂੰ cycling ਕਰਨਾ traveling ਕਰਨਾ ਬਹੁਤ ਵਧੀਆ ਲੱਗਦਾ